ਇੱਕ ਬੰਦਾ ਟਰੱਕ ਦੇ ਅੰਦਰ ਹੈ ਜੋ ਕਿ ਬੋਰੀਆਂ ਨੂੰ ਰੱਖ ਰਿਹਾ ਹੈ।

ਇੱਥੇ ਇੱਕ ਆਟੋ ਤੇ ਮੋਟਰਸਾਈਕਲ ਖੜੇ ਹਨ ਇੱਕ ਬੰਦਾ ਮੋਟਰਸਾਈਕਲ ਤੇ ਬੈਠਿਆ ਹੋਇਆ ਹੈ।

ਬਿਸਕਿਟਾਂ ਦੇ ਡੱਬੇ ਪਏ ਹੋਏ ਨੇ ਸਾਹਮਣੇ ਬੋਤਲਾਂ ਤੇ ਗਲਾਸ ਪਿਆ ਹੋਇਆ ਹੈ।

ਕੈਲੰਡਰ ਅਤੇ ਪੈਨ ਵੀ ਰੱਖਿਆ ਹੋਇਆ ਹੈ ਸਾਹਮਣੇ ਕੰਪਿਊਟਰ ਲੱਗਿਆ ਹੋਇਆ ਹੈ ਤੇ --

ਅਤੇ ਦੁੱਜੇ ਪਾੱਸੇ ਵੱਡੀਆਂ ਵੱਡੀਆਂ ਪਹਾੜੀਆਂ ਲੱਭ ਰਹੀਆਂ ਨੇਂ।

ਤੇ ਸਾਹਮਣੇ ਕਿਆਰੀਆਂ ਬਣੀਆਂ ਹੋਈਆਂ ਨੇ ਉਹਨਾ ਦੇ ਵਿੱਚ ਫੁੱਲ ਲੱਗੇ ਹੋਏ ਨੇਂ।

ਮੇਨ ਦਰਵਾਜਾ ਸਾਹਮਣੇ ਲੱਭ ਰਿਹਾ ਹੈ ਤੇ ਬਹੁਤ ਸਾਰੀਆਂ ਖਿੜਕੀਆਂ ਵੀ ਬਣੀਆਂ ਹੋਈਆਂ ਨੇ।

ਦਿਵਾਰ ਓੱਤੇ ਫ਼ੋਟੋਆਂ ਲਗਾਈਆਂ ਹੋਇਆਂ ਨੇਂ ਸਾਹਮਣੇ ਕੁਰਸੀ ਲੱਗੀ ਹੋਈ ਹੈ।

ਸਾਹਮਣੇ ਉਹਦੀਆਂ ਖਿੜਕੀਆਂ ਲੱਭ ਰਹੀਆਂ ਹਨ ਇੱਥੇ ਇੱਕ ਬੰਦਾ ਵੀ--

ਸਾਹਮਣੇ ਇੱਕ ਸ਼ੈੱਡ ਵੀ ਬਣੀ ਹੋਈ ਹੈ ਬੋਰਡ ਵੀ ਇੱਥੇ ਲੱਗਿਆ ਹੋਇਆ ਹੈ ਤੇ ਬੂਟੇ ਵੀ।

ਇੱਕ ਬੰਦਾ ਇੱਥੇ ਖੜਾ ਹੈ ਪਿੱਛੇ ਇੱਕ ਕਾਲੇ ਰੰਗ ਦਾ ਸਟੂਲ ਰੱਖਿਆ ਹੋਇਆ ਹੈ।

ਸਾਹਮਣੇ ਇੱਕ ਦੁਕਾਨ ਹੈ ਜਿੱਥੇ ਕਿ ਦੋ ਸਕੂਟੀ ਤੇ ਮੋਟਰਸਾਈਕਲ ਲੱਗਿਆ ਹੋਇਆ ਹੈ।

ਇੱਥੇ ਬੜੇ ਸਾਰੇ ਟੂਲ ਪਏ ਹੋਏ ਹਨ ਤੇ ਛੋਟੀ ਛੋਟੀ ਬੋਤਲਾਂ ਤੇ--

ਅਤੇ ਲਾਗੇ ਦੋ ਤਿੰਨ ਕਛੂਏ ਵੀ ਲੱਭ ਰਹੇ ਹਨ ਪਿੱਛੇ ਆਸੇ ਪਾਸੇ ਖੁੱਲੀ ਜਗ੍ਹਾ ਹੈ।